ਧਿਆਨ ਦੇਣਾ ਅਤੇ ਲੋੜ ਪੈਣ ਉੱਤੇ ਦੇਸ਼ ਉੱਤੇ ਆਪਣਾ ਤਨ, ਮਨ, ਧਨ ਕੁਰਬਾਨ ਕਰ ਦੇਣਾ, ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀਆਂ, ਦੇਸ਼ ਦੀ ਮਿੱਟੀ ਦੀ ਕਣ-ਕਣ ਨੂੰ ਸਾਰੀ ਮਹਿਲਾਂ ਨਾਲੋਂ ਵੱਧ ਪਿਆਰ ਕਰਦਾ ਹੈ ਉਸ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ, ਕੁਦਰਤੀ ਜ਼ਜ਼ਬਾ,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 ਜਿੱਥੋਂ ਦੇ ਆਲੇ-ਦੁਆਲੇ ਵਿੱਚ ਉਹ ਭੋਜਨ ਖਾਂਦਾ ਅਤੇ ਆਪਣੀ ਪਾਣੀ ਪੀਂਦਾ ਹੈ ਜਿੱਥੇ ਉਹ ਘਰ ਬਣਾ ਕੇ ਰਹਿੰਦਾ ਹੈ, ਉਸ ਜਗ੍ਹਾ ਨਾਲ ਉਸਦਾ ਕੁਦਰਤੀ ਤੌਰ ਤੇ ਪਿਆਰ ਹੁੰਦਾ ਹੈ, ਪਸ਼ੂ ਪੰਛੀ ਆਪਣੇ ਭੋਜਨ ਦੀ ਭਾਲ ਵਿੱਚ ਆਪਣੇ ਘਰਾਂ ਤੋਂ ਬਹੁਤ ਦੂਰ ਨਿਕਲ ਜਾਂਦੇ ਹਨ, ਪਰ, ਪਰ ਉਹ ਘਰ ਵਿੱਚ ਆ ਕੇ ਸਾਹ ਲੈਂਦੇ ਹਨ, ਕਿਸੇ ਪ੍ਰਕਾਰ ਦੀ ਮਾਤ ਭੂਮੀ ਨੂੰ ਪਿਆਰ ਕਰਨ ਦਾ ਜ਼ਜ਼ਬਾ ਹਰ ਵਿਅਕਤੀ ਵਿੱਚ ਕੁਦਰਤੀ ਹੀ ਹੁੰਦਾ ਹੈ ਇਸ ਦੇਸ਼ ਦੀ ਮਿੱਟੀ ਤੋਂ ਅਸੀਂ ਪੈਦਾ ਹੋਏ ਹਾਂ, ਇਸਦਾ ਦੁੱਧ ਪੀ ਪੀ ਕੇ, ਅਤੇ ਧੰ ਅੰਨ੍ਹ ਖਾ-ਖਾ ਕੇ ਪਲੇ ਹਾਂ ਉਸਨੂੰ ਅਸੀਂ ਸੁਭਾਵਿਕ ਹੀ ਪਿਆਰ ਕਰਦੇ ਹਾਂ ਜਿਸ ਇਨਸਾਨ ਵਿੱਚ ਦੇਸ਼ ਪਿਆਰ ਦਾ ਜ਼ਜ਼ਬਾ ਨਹੀਂ, ਉਹ ਗਦਾਰ, ਅਣਖੀ ਅਤੇ ਮੁਰਦਾ ਹੈ,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 ਜੇਕਰ ਸਾਡਾ ਦੇਸ਼ ਕਿਸੇ ਸੰਕਟ ਵਿੱਚ ਹੈ, ਤਾਂ ਅਸੀਂ ਅਸੀਂ ਪਹਿਲਾਂ ਸੰਕਟ ਵਿੱਚ ਹੁੰਦੇ ਹਾਂ, ਸਾਡਾ ਦੁੱਖ, ਸੁੱਖ, ਖੁਸ਼ੀ ਗਮੀ ਸਭ ਕੁੱਝ ਦੇਸ਼ ਨਾਲ ਹੀ ਬੰਨ੍ਹਿਆ ਪਿਆ ਹੈ, ਇਸ ਲਈ ਹਰ ਦੇਸ਼ ਵਾਸੀ ਲਈ ਦੇਸ਼ ਪਿਆਰ ਵਿੱਚ ਇੱਕ, ਇੱਕ ਜ਼ਰੂਰੀ ਚੀਜ਼ ਹੈ, ਦੇਸ਼ ਨੂੰ ਪਿਆਰ ਕਰਨਾ, ਮਨੁੱਖ ਦਾ ਨਿੱਜੀ ਕਰਤੱਵ ਹੈ ਅਤੇ ਇਸ ਵਿੱਚ ਉਸਦਾ ਅਤੇ ਉਸਦੇ ਪਰਿਵਾਰ ਦਾ ਭਲਾ ਅਤੇ ਉਸਦੀ ਸੰਪਤੀ ਦਾ ਬਚਾਅ ਹੈ, ਦੇਸ਼ ਭਗਤੀ ਦੀ ਲੋੜ, ਜਿਸ ਦੇਸ਼ ਦੇ ਲੋਕਾਂ ਵਿੱਚ ਦੇਸ਼ ਪਿਆਰ ਨਹੀਂ, ਉਹ ਹਮੇਸ਼ਾ ਜ਼ੰਜ਼ੀਰਾਂ ਵਿੱਚ ਜਕੜ ਕੇ ਰਹਿੰਦੇ ਹਨ, ਇਹ ਗੁਲਾਮੀ ਰਾਜਨੀਤਿਕ ਵੀ ਹੋ ਸਕਦੀ ਹੈ ਅਤੇ ਆਰਥਿਕ ਵੀ ਹੋ ਸਕਦੀ ਹੈ, ਪਰ ਦੇਸ਼ ਦੇ ਭਗਤ ਭਗਤ ਇਸ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਕੱਟਣ ਲਈ ਘੋਲ ਕਰਦੇ ਹਨ, ਕੈਦਾਂ ਕੱਟਦੇ ਹਨ ਅਤੇ ਫਾਂਸੀਆਂ ਤੇ ਰੱਸੇ ਚੁੰਮਦੇ ਹਨ ਦੇਸ਼ ਪਿਆਰ ਦੇ ਜ਼ਜ਼ਬੇ ਨੇ ਹੀ ਗੁਲਾਮੀ ਦੀ ਜ਼ੰਜ਼ੀਰਾਂ ਨੂੰ ਤੋੜ ਕੇ, ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਸੀ,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 ਸ ਭਾਵਨਾ ਤੋਂ ਬਿਨਾ ਕੋਈ ਕੌਮ ਆਪਣੇ ਦੇਸ਼ ਦੀ ਕਿਸੇ ਕਾਰਜ ਦੀ ਉੱਨਤੀ ਨਹੀਂ ਕਰ ਸਕਦੀ ਭਾਰਤ ਦਾ ਦੇਸ਼ ਭਗਤਾਂ ਦੇ ਕਾਰਨਾਮਿਆਂ ਨਾਲ ਭਰਪੂਰ ਇਤਿਹਾਸ, ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਜਦੋਂ ਬਾਬਰ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਬਾਬਰ ਦੀ ਫੌਜ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 ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ਇਸ ਤਰ੍ਹਾ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ, ਦੇਸ਼ ਪਿਆਰ ਦੇ ਜ਼ਜ਼ਬੇ ਅਧੀਨ ਭਾਰ ਭਗਤੀ ਕੌਮ ਤੇ ਧਰਮ ਦੀਆਂ ਰੱਖਿਆ ਲਈ, ਹਕੂਮਤ ਜ਼ਬਰ ਨੂੰ ਮੱਥੇ ਸਹਾਰਦੇ ਹੋਏ ਕੁਰਬਾਨੀਆਂ ਦਿੱਤੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਜ਼ਾਬਰ ਹਕੂਮਤ ਦੇ ਜ਼ਬਰ ਤੋਂ ਬਚਾਉਣ ਲਈ ਆਪਣੇ ਮਾਤਾ-ਪਿਤਾ ਦੀ ਕੁਰਬਾਨੀ ਦਿੱਤੀ, ਖਾਲਸਾ ਪੰਥ ਦੀ ਸਾਜਨਾ ਕੀਤੀ, ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਸੰ ਕਸ਼ਟ ਸਹੇ, ਕਿਸੇ ਪ੍ਰਕਾਰ ਦੀ ਰਾਣਾ ਪ੍ਰਤਾਪ ਅਤੇ ਸ਼ਿਵਾਜੀ ਦੇ ਮੁਗਲ ਸ਼ਾਸ਼ਕਾਂ ਵਿਰੁੱਧ ਕੁਰਬਾਨੀਆਂ ਭਰੇ ਘੋਲ ਦੇ ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਣਾਂ ਹਨ ਅਠਾਰਾਂ ਸੌ ਸਤਵੰਜ਼ਾ ਦੀ ਆਜ਼ਾਦੀ ਦੀ ਪਹਿਲੀ ਜੰਗ, ਅਠਾਰਾਂ ਸੌਂ ਸਤਵੰਜ਼ਾ ਵਿੱਚ ਅੰਗਰੇਜ਼ੀ ਸਾਮਰਾਜ ਵਿਰੁੱਧ ਦੀ ਪਹਿਲੀ ਲਹਿਰਾਂ ਉੱਠੀ, ਜਿਸ ਵਿੱਚ ਦੇਸ਼ ਦੇ ਫੌਜੀ ਸਿਪਾਹੀਆਂ ਅਤੇ ਉਹਨਾ ਦੇ ਆਗੂਆਂ ਬਹਾਦਰ ਸ਼ਾਹ ਜ਼ਫਰ ਰਾਣੀ, ਝਾਂਸੀ ਦੀ ਰਾਣੀ ਤਾਂਤੀਆਂ ਤੋਪੇ ਨਾਨਾ ਸਾਹਿਬ ਆਦਿ ਨੇ ਦੇਸ਼ ਪਿਆਰ ਦੇ ਰੰਗ ਵਿੱਚ ਰੰਗ ਹੋ ਕੇ ਸੰਘਰਸ਼ ਕੀਤਾ, ਉਹਨਾਂ ਦੀਆਂ ਕੁਰਬਾਨੀਆਂ ਨੇ ਇੱਕ ਵਾਰ ਤਾਂ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ, ਦੇਸ਼ ਵਿੱਚ ਅੰਗਰੇਜ਼ ਦੀ ਗੁਲਾਮੀ ਵਿਰੁੱਧ ਘੋਲ, ਇਸ ਤੋਂ ਮਗਰੋਂ ਬੰਗਾਲ ਦੇ, ਪੰਜਾਬ ਦੇ ਬਹੁਤ ਸਾਰੇ ਸੂਰਮਿਆਂ ਨੇ ਅੰਗਰੇਜ਼ਾਂ ਨੂੰ ਮਾਰ ਕੇ ਉਹਨਾ ਵਿੱਚ ਦਹਿਸ਼ਤ ਪੈਦਾ ਕਰਨ ਦਾ ਕੰਮ ਕੀਤਾ, ਪੰਜਾਬ ਵਿੱਚ ਨਾਮਧਾਰੀ ਲਹਿਰ ਦਾ ਘੋਲ ਵੀ ਅੰਗਰੇਜ਼ਾਂ ਦੀ ਗੁਲਾਮੀ ਵਿਰੁੱਧ ਹੀ ਸੀ, ਉੱਨੀ ਸੌ ਪਚਾਸੀ ਤੋਂ ਮਗਰੋਂ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਅਤੇ ਅਤੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਭਾਰਤ ਨੂੰ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਛੁ ਛੁਡਾਉਣ ਲਈ ਅਹ ਲਈ ਭਾਰੀ ਹਿੱਸਾ ਪਾਇਆ, ਇਹਨਾ ਤੋਂ ਬਿਨਾ ਅੰਗਰੇਜ਼ ਗੁਲਾਮੀ ਤੋਂ ਭਾਰਤ ਨੂੰ ਛੁਡਉਣ ਲਈ ਨੌਜਵਾਨ ਭਾਰਤ ਸਭਾ ਧੰਨਵਾਦ। ਗਦਰੀ ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਤੇ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਅਜਿਹੇ ਸਿਰ ਲੱਥਾ ਅਤੇ ਆਜ਼ਾਦ ਹਿੰਦੂ ਫੌਜ ਦੇ ਸੁਬਾਸ਼ ਚੰਦਰ ਬੋਸ ਵਰਗੇ ਮਹਾਨ ਯੋਧਿਆਂ ਨੇ ਦੇਸ਼ ਭਗਤੀ ਦੇ ਜ਼ਜ਼ਬੇ ਅਧੀਨ ਦੇਸ਼ ਦੀ ਆਜ਼ਾਦੀ ਦਾ ਅਜਿਹਾ ਅਜਿਹਾ ਵਿਗਲ ਵਜਾਇਆ ਕਿ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਆਪਣਾ ਗੁਲਾਮ ਦੇਸ਼ ਅੰਗਰੇਜ਼ਾਂ ਦੇ ਪੰਜੇ ਵਿੱਚ ਵਿੱਚੋਂ ਛੁਡਾ ਲਿਆ, ਇਹਨਾ ਦੇ, ਇਹਨਾ ਦੇਸ਼ਾਂ ਦੇ ਭਗਤਾਂ ਨੇ ਦੇਸ਼ ਦੀ ਆਜ਼ਾਦੀ ਦਾ ਘੋਲ ਕਰਦਿਆਂ ਆਪਣੀਆਂ ਜਾਨਾਂ ਜਾ ਦੀ ਪਰਵਾਹ ਨਹੀਂ ਕੀਤੀ, ਇਹਨਾ ਦੇ ਕੁਰਬਾਨੀਆਂ ਕਰਨ ਕਰਕੇ ਹੀ ਅਸੀਂ ਅੱਜ ਆਜ਼ਾਦ ਦੇਸ਼ ਵਿੱਚ ਰਹਿ ਰਹੇ ਹਾਂ, ਆਜ਼ਾਦ ਆਜ਼ਾਦ ਭਾਰਤ ਦੇ ਵਿੱਚ ਦੇਸ਼ ਭਗਤੀ, ਅੱਜ ਹਿੰਦੁਸਤਾਨ ਆਜ਼ਾਦ ਹੋ ਚੁੱਕਾ ਹੈ, ਇਸ ਵਿੱਚ ਲੋਕ ਰਾਜ ਸ ਸਥਾਪਿਤ ਹੋਇਆ ਹੈ, ਹੁਣ ਭਾਰਤ ਵਿੱਚ ਲੋਕ ਰਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਰੱਖਣ ਲਈ ਜਿੱਥੇ ਦੇਸ਼ ਦੇ ਵੈਰੀ ਚੀਨ ਅਤੇ ਪਾਕਿਸਤਾਨ ਦੇ ਦੰਦ ਭੰਨਣ ਲਈ ਤਿਆਰ ਤਿਆਰ ਰਹਿਣਾ ਚਾਹੀਦਾ ਹੈ, ਉੱਥੇ ਸਮਾਜਿਕ ਅਤੇ ਆਰਥਿਕ ਉੱਨਤੀ ਕਰਨ ਲਈ ਉੱਦਮ ਉੱਦਮ ਕਰਨ ਦੀ ਲੋੜ ਹੈ,

ਕਰਨ ਲਈ ਘੋਲ ਅਤੇ ਮਿਹਨਤ ਕਰਨ ਦੀ ਵੀ ਲੋੜ ਹੈ, ਇਹ ਘੋਲ ਕਰਨਾ ਹੀ ਮਹਾਨਤਾ ਦੇਸ਼ ਭਗਤੀ ਹੈ, ਸਾਡੀ ਆਜ਼ਾਦੀ ਦਾ ਕੁਰਬਾਨੀਆਂ ਨਾ ਭਰਿਆ ਇਤਿਹਾਸ ਸਾਨੂੰ ਇਹੋ ਹੀ ਸਬਕ ਦਿੰਦਾ ਹੈ ਕਿ ਸਾਨੂੰ ਇਸ ਵਿੱਚੋਂ ਭੁੱਖ-ਨੰਗ, ਗਰੀਬੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਦਾ ਖਾਤਮਾ ਕਰਨ ਲਈ ਅਜਿਹਾ ਹੀ ਘੋਲ ਕਰਨਾ ਚਾਹੀਦਾ ਹੈ, ਧੰਨਵਾਦ ਜੀ।

ਬਜ਼ੁਰਗ ਦਾ ਅਰਥ ਹੁੰਦਾ ਹੈ, ਉਮਰ ਪੱਖੋਂ ਵੱਡਾ ਵਿਅਕਤੀ ਪਰ ਬਜ਼ੁਰਗ ਵਿਅਕਤੀ ਉਮਰ ਪੱਖੋਂ ਹੀ ਨਹੀਂ ਵੱਡਾ ਹੁੰਦਾ ਸਗੋਂ ਉਹ ਤਜੁਰਬੇਕਾਰ, ਸਿਆਣਾ ਤੇ ਸੂਝਵਾਨ ਵੀ ਹੁੰਦਾ ਹੈ। ਪਰ ਅੱਜ ਦੇ ਸਮੇਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਰਿਹਾ ਹੈ, ਉਹਨਾਂ ਨੂੰ ਅਦਬ ਸਤਿਕਾਰ ਨਹੀਂ ਮਿਲਦਾ, ਜਿਸਦੇ ਉਹ ਅਸਲ ਹੱਕਦਾਰ ਹੁੰਦੇ ਹਨ।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 ਘਰ ਨੂੰ ਘਰ ਬਣਾਉਣ ਵਿੱਚ ਬਜ਼ੁਰਗਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਵਿੱਚ ਹੈ ਬਜ਼ੁਰਗਾਂ ਦੇ ਲਾਡ ਪਿਆਰ ਨਾਲ ਛੋਟੇ ਬੱਚੇ ਵੀ ਚੰਗੀਆਂ ਤੇ ਨੇਕ ਆਦਤਾਂ ਸਿੱਖਦੇ ਹਨ।

ਸਥਾਨ ਹੁੰਦਾ ਹੈ, ਬਜ਼ੁਰਗਾਂ ਦਾ ਘੱਟ ਰਿਹਾ ਸਤਿਕਾਰ, ਅੱਜ ਦੇ ਸਮੇਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਗਿਆ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

ਹਰ ਰੋਜ਼ ਨਵੇਂ ਬਿਰਧ ਘਰ ਉਸਾਰੇ ਜਾ ਰਹੇ ਹਨ, ਅੱਜ ਦੇ ਸਮੇਂ ਵਿੱਚ ਇਨਸਾਨ ਦੀ ਸੋਚ ਲਾਲਚੀ ਤੇ ਸਵਾਰਥੀ ਹੋ ਰਹੀ ਹੈ, ਨੈਤਿਕਤਾ ਤੇ ਸਹੀ ਫ਼ਰਜ਼ਾਂ ਤੋਂ ਹਟ ਰਹੀ ਹੈ, ਅੱਜ ਰਿਸ਼ਤਿਆਂ ਵਿੱਚ ਪਿਆਰ ਦੀ ਥਾਂ ਖ਼ੁਦਗਰਜ਼ੀ ਦਾ ਬੋਲ ਬਾਲਾ ਹੈ।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

ਉਹਨਾਂ ਦੇ ਖ਼ਰਚੇ ਬਰਦਾਸ਼ਤ ਨਹੀਂ ਕੀਤੇ ਜਾਂਦੇ, ਬਜ਼ੁਰਗਾਂ ਨੂੰ ਉਹ ਮਾਣ ਸਤਿਕਾਰ ਹਾਸਿਲ ਨਹੀਂ

ਜਿਹਨਾਂ ਲੋਕਾਂ ਨੇ ਇਸ ਕੀਮਤੀ ਸ਼ਰਮਾਏ ਨੂੰ ਸਾਂਭਿਆ ਹੋਇਆ ਹੈ, ਉਹ ਲੋਕ ਦੁਨੀਆਂ ਦੀ ਦੌਲਤ ਮਾਣ ਰਹੇ ਹਨ ਬਜ਼ੁਰਗਾਂ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ। ਬੱਚਿਆਂ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਮਾਂ ਬਾਪ ਨੂੰ ਕੋਈ ਵਸਤੂ ਨਾ ਸਮਝਣ ਤੇ ਬਜ਼ੁਰਗਾਂ ਮਾਤਾ-ਪਿਤਾ ਨੂੰ ਦਿਲੋਂ ਪਿਆਰ ਤੇ ਸਤਿਕਾਰ ਦੇਣ। ਸਮਾਜਿਕ ਕਦਰਾਂ ਕੀਮਤਾਂ ਲਈ ਬਜ਼ੁਰਗਾਂ ਨੂੰ ਸੰਭਾਲਣਾ ਤੇ ਉਹਨਾਂ ਦਾ ਸਤਿਕਾਰ ਕਰਨਾ ਸਮੇਂ ਦੀ ਲੋੜ ਹੈ। ਦਾ ਆਸਰਾ ਰੱਬ ਵਰਗਾ ਹੁੰਦਾ ਹੈ, ਘਰ ਨੂੰ ਘਰ ਬਣਾਉਣ ਵਿੱਚ ਬਜ਼ੁਰਗਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਵਿੱਚ ਹੈ ਬਜ਼ੁਰਗਾਂ ਦੇ ਲਾਡ ਪਿਆਰ ਨਾਲ ਛੋਟੇ ਬੱਚੇ ਵੀ ਚੰਗੀਆਂ ਤੇ ਨੇਕ ਆਦਤਾਂ ਸਿੱਖਦੇ ਹਨ।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 ਸਥਾਨ ਹੁੰਦਾ ਹੈ, ਬਜ਼ੁਰਗਾਂ ਦਾ ਘੱਟ ਰਿਹਾ ਸਤਿਕਾਰ, ਅੱਜ ਦੇ ਸਮੇਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਗਿਆ ਹੈ, ਉਹਨਾਂ ਦੀਆਂ ਇੱਛਾਵਾਂ ਦਾ ਖ਼ਿਆਲ ਨਹੀਂ ਰੱਖਿਆ ਜਾਂਦਾ।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

ਹਰ ਰੋਜ਼ ਨਵੇਂ ਬਿਰਧ ਘਰ ਉਸਾਰੇ ਜਾ ਰਹੇ ਹਨ, ਅੱਜ ਦੇ ਸਮੇਂ ਵਿੱਚ ਇਨਸਾਨ ਦੀ ਸੋਚ ਲਾਲਚੀ ਤੇ ਸਵਾਰਥੀ ਹੋ ਰਹੀ ਹੈ, ਨੈਤਿਕਤਾ ਤੇ ਸਹੀ ਫ਼ਰਜ਼ਾਂ ਤੋਂ ਹਟ ਰਹੀ ਹੈ, ਅੱਜ ਰਿਸ਼ਤਿਆਂ ਵਿੱਚ ਪਿਆਰ ਦੀ ਥਾਂ ਖ਼ੁਦਗਰਜ਼ੀ ਦਾ ਬੋਲ ਬਾਲਾ ਹੈ।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

ਉਹਨਾਂ ਦੇ ਖ਼ਰਚੇ ਬਰਦਾਸ਼ਤ ਨਹੀਂ ਕੀਤੇ ਜਾਂਦੇ, ਬਜ਼ੁਰਗਾਂ ਨੂੰ ਉਹ ਮਾਣ ਸਤਿਕਾਰ ਹਾਸਿਲ ਨਹੀਂ ਹੋ ਰਿਹਾ ਜਿਸਦੇ ਉਹ ਹੱਕਦਾਰ ਹੁੰਦੇ ਹਨ, ਬਜ਼ੁਰਗਾਂ ਦੀ ਸਥਿੱਤੀ ਨਿਰਾਸਾਜਨਕ, ਅਪਮਾਨਜਨਕ ਤੇ ਉਹਨਾਂ ਦਾ ਭਵਿੱਖ ਧੁੰਦਲਾ ਹੈ ਸਾਰ ਅੰਸ, ਬਜ਼ੁਰਗ ਸਾਡਾ ਬੇਸ਼-ਕੀਮਤੀ ਸ਼ਰਮਾਇਆ ਹਨ। ਜਿਹਨਾਂ ਲੋਕਾਂ ਨੇ ਇਸ ਕੀਮਤੀ ਸ਼ਰਮਾਏ ਨੂੰ ਸਾਂਭਿਆ ਹੋਇਆ ਹੈ ਉਹ ਲੋਕ ਦੁਨੀਆਂ ਦੀ ਦੌਲਤ ਮਾਣ ਰਹੇ ਹਨ ਬਜ਼ੁਰਗਾਂ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ। ਬੱਚਿਆਂ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਮਾਂ ਬਾਪ ਨੂੰ ਕੋਈ ਵਸਤੂ ਨਾ ਸਮਝਣ ਤੇ ਬਜ਼ੁਰਗਾਂ ਮਾਤਾ-ਪਿਤਾ ਨੂੰ ਦਿਲੋਂ ਪਿਆਰ ਤੇ ਸਤਿਕਾਰ ਦੇਣ। ਸਮਾਜਿਕ ਕਦਰਾਂ ਕੀਮਤਾਂ ਲਈ ਬਜ਼ੁਰਗਾਂ ਨੂੰ ਸੰਭਾਲਣਾ ਤੇ ਉਹਨਾਂ ਦਾ ਸਤਿਕਾਰ ਕਰਨਾ ਸਮੇਂ ਦੀ ਲੋੜ ਹੈ। ਉਹਨਾਂ ਨੂੰ ਅਦਬ ਸਤਿਕਾਰ ਨਹੀਂ ਮਿਲਦਾ, ਜਿਸਦੇ ਉਹ ਅਸਲ ਹੱਕਦਾਰ ਹੁੰਦੇ ਹਨ।

ਜੋ ਸਾਰਿਆਂ ਨੂੰ ਆਪਣੀ ਛਾਂ ਹੇਠ ਰੱਖਦੇ ਹਨ, ਘਰ ਵਿੱਚ ਬਜ਼ੁਰਗਾਂ ਦਾ ਆਸਰਾ ਰੱਬ ਵਰਗਾ ਹੁੰਦਾ ਹੈ ਘਰ ਨੂੰ ਘਰ ਬਣਾਉਣ ਵਿੱਚ ਬਜ਼ੁਰਗਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ।

ਸਥਾਨ ਹੁੰਦਾ ਹੈ, ਬਜ਼ੁਰਗਾਂ ਦਾ ਘੱਟ ਰਿਹਾ ਸਤਿਕਾਰ, ਅੱਜ ਦੇ ਸਮੇਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਗਿਆ ਹੈ, ਉਹਨਾਂ ਦੀਆਂ ਇੱਛਾਵਾਂ ਦਾ ਖ਼ਿਆਲ ਨਹੀਂ ਰੱਖਿਆ ਜਾਂਦਾ।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 ਹਰ ਰੋਜ਼ ਨਵੇਂ ਬਿਰਧ ਘਰ ਉਸਾਰੇ ਜਾ ਰਹੇ ਹਨ, ਅੱਜ ਦੇ ਸਮੇਂ ਵਿੱਚ ਇਨਸਾਨ ਦੀ ਸੋਚ ਲਾਲਚੀ ਤੇ ਸਵਾਰਥੀ ਹੋ ਰਹੀ ਹੈ, ਨੈਤਿਕਤਾ ਤੇ ਸਹੀ ਫ਼ਰਜ਼ਾਂ ਤੋਂ ਹਟ ਰਹੀ ਹੈ, ਅੱਜ ਰਿਸ਼ਤਿਆਂ ਵਿੱਚ ਪਿਆਰ ਦੀ ਥਾਂ ਖ਼ੁਦਗਰਜ਼ੀ ਦਾ ਬੋਲ ਬਾਲਾ ਹੈ।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 ਉਹਨਾਂ ਦੇ ਖ਼ਰਚੇ ਬਰਦਾਸ਼ਤ ਨਹੀਂ ਕੀਤੇ ਜਾਂਦੇ, ਬਜ਼ੁਰਗਾਂ ਨੂੰ ਉਹ ਮਾਣ ਸਤਿਕਾਰ ਹਾਸਿਲ ਨਹੀਂ ਹੋ ਰਿਹਾ ਜਿਸਦੇ ਉਹ ਹੱਕਦਾਰ ਹੁੰਦੇ ਹਨ, ਬਜ਼ੁਰਗਾਂ ਦੀ ਸਥਿੱਤੀ ਨਿਰਾਸਾਜਨਕ, ਅਪਮਾਨਜਨਕ ਤੇ ਉਹਨਾਂ ਦਾ ਭਵਿੱਖ ਧੁੰਦਲਾ ਹੈ ਸਾਰ ਅੰਸ, ਬਜ਼ੁਰਗ ਸਾਡਾ ਬੇਸ਼-ਕੀਮਤੀ ਸ਼ਰਮਾਇਆ ਹਨ। ਜਿਹਨਾਂ ਲੋਕਾਂ ਨੇ ਇਸ ਕੀਮਤੀ ਸ਼ਰਮਾਏ ਨੂੰ ਸਾਂਭਿਆ ਹੋਇਆ ਹੈ, ਉਹ ਲੋਕ ਦੁਨੀਆਂ ਦੀ ਦੌਲਤ ਮਾਣ ਰਹੇ ਹਨ ਬਜ਼ੁਰਗਾਂ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ। ਬੱਚਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਮਾਂ ਬਾਪ ਨੂੰ ਕੋਈ ਵਸਤੂ ਨਾ ਸਮਝਣ ਤੇ ਬਜ਼ੁਰਗਾਂ ਮਾਤਾ-ਪਿਤਾ ਨੂੰ ਦਿਲੋਂ ਪਿਆਰ ਤੇ ਸਤਿਕਾਰ ਦੇਣ। ਸਮਾਜਿਕ ਕਦਰਾਂ ਕੀਮਤਾਂ ਲਈ ਬਜ਼ੁਰਗਾਂ ਨੂੰ ਸੰਭਾਲਣਾ ਤੇ ਉਹਨਾਂ ਦਾ ਸਤਿਕਾਰ ਕਰਨਾ ਸਮੇਂ ਦੀ ਲੋੜ ਹੈ। ਹੈ, ਉਹਨਾਂ ਨੂੰ ਅਦਬ ਸਤਿਕਾਰ ਨਹੀਂ ਮਿਲਦਾ, ਜਿਸਦੇ ਉਹ ਅਸਲ ਹੱਕਦਾਰ ਹੁੰਦੇ ਹਨ।

ਜੋ ਸਾਰਿਆਂ ਨੂੰ ਆਪਣੀ ਛਾਂ ਹੇਠ ਰੱਖਦੇ ਹਨ, ਘਰ ਵਿੱਚ ਬਜ਼ੁਰਗਾਂ ਦਾ ਆਸਰਾ ਰੱਬ ਵਰਗਾ ਹੁੰਦਾ ਹੈ ਘਰ ਨੂੰ ਘਰ ਬਣਾਉਣ ਵਿੱਚ ਬਜ਼ੁਰਗਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ।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 ਸਥਾਨ ਹੁੰਦਾ ਹੈ, ਬਜ਼ੁਰਗਾਂ ਦਾ ਘੱਟ ਰਿਹਾ ਸਤਿਕਾਰ, ਅੱਜ ਦੇ ਸਮੇਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਗਿਆ ਹੈ, ਉਹਨਾਂ ਦੀਆਂ ਇੱਛਾਵਾਂ ਦਾ ਖ਼ਿਆਲ ਨਹੀਂ ਰੱਖਿਆ ਜਾਂਦਾ।

ਅਸੀਂ ਹੁਣ ਜਿੱਥੇ ਵੀ ਕਿਤੇ ਇਕੱਠੇ ਹੁੰਦੇ ਹਾਂ। ਜਾਂ ਗੱਲ ਚਲਦੀ ਆ ਆਪਣੇ ਵਿਰਸੇ ਦੀ ਜਾਂ ਭਵਿੱਖ ਦੀ ਆਉਂਦੀਆਂ ਪੀੜ੍ਹੀਆਂ ਦੀ। ਕਈ ਸਾਰੀਆਂ ਚਿੰਤਾਵਾਂ ਦੇ ਵਿੱਚੋਂ ਇੱਕ ਇਹ ਵੀ ਹੁੰਦੀ ਆ। ਕਿ ਬੱਚਿਆਂ ਨੂੰ ਆਪਣੀ ਬੋਲੀ ਨਹੀਂ ਆ ਰਹੀ। ਹੁੰਦਾ ਇਸ ਤਰ੍ਹਾਂ ਕਿ ਜਿਹੜਾ ਬੰਦਾ ਜਿਹੜੇ ਖੇਤਰ ਨਾਲ ਜੁੜਿਆ ਹੁੰਦੈ। ਉਹਨੂੰ ਉਹਦੀ ਪਤਾ ਹੋਣ ਕਰਕੇ, ਉਹਨੂੰ ਏਦਾਂ ਲਗਦਾ ਹੁੰਦਾ ਕਿ ਦੁਨੀਆਂ ਚ ਸਭ ਤੋਂ ਅਹਿਮ ਮਸਲਾ ਇਹੀ ਆ। ਜੇ ਇਹਦੇ ਤੇ ਧਿਆਨ ਨਾ ਦਿੱਤਾ ਗਿਆ ਤੇ ਸ਼ਾਇਦ ਕੁਝ ਵੀ ਸੰਭਵ ਨਹੀਂ ਠੀਕ ਤਰ੍ਹਾਂ ਨਾਲ ਕਿਉਂ ਕਿ ਮੈਂ ਬੋਲੀ ਦਾ ਵਿਦਿਆਰਥੀ ਆਂ, ਇਸ ਕਰਕੇ ਮੈਨੂੰ ਇਹ ਲਗਦਾ ਕਿ ਵਾਕਿਆ ਈ ਇਹ ਗੱਲ ਜਿੰਨੀ ਅਸੀਂ ਸਮਝਦੇ ਆਂ ਉਹਦੇ ਤੋਂ ਖਾਸੀ ਜ਼ਿਆਦੇ ਸਮਝਣ ਦੀ ਲੋੜ ਆ। ਮਤਲਬ ਆਪਾਂ ਗੱਲ ਸ਼ੁਰੂ ਕਰਦੇ ਆਂ ਕਿ ਅਸੀਂ ਸਾਰੇ ਜੋ ਆਪਣੇ ਆਪ ਨੂੰ ਮਨੁੱਖਾਂ ਦੀ ਕੋਟੀ ਚ ਰੱਖਦੇ ਆਂ, ਖਾਨੇ ਚ ਰੱਖਦੇ ਆਂ।

ਕਿ ਅਸੀਂ ਬਾਕੀ ਜੀਵਾਂ ਨਾਲੋਂ ਕਿਸ ਬਿਧ ਵੱਖਰੇ ਆਂ। ਤਾਂ ਸਾਡੇ ਦਿਮਾਗ ਚ ਗੱਲ ਇਹੀ ਆਉਂਦੀ ਆ ਵੀ ਸਾਡਾ ਦਿਮਾਗ ਵੱਡਾ ਸਾਨੂੰ ਇਹ ਲਗਦਾ ਨਾ ਕਿ ਸਾਨੂੰ ਅਕਲ ਜ਼ਿਆਦੇ ਆ। ਪਰ ਹੁਣ ਜੇ ਅਸੀਂ ਗੱਲਾਂ ਨੂੰ ਵਿਹਦੇ ਆਂ ਜਿਵੇਂ ਹੁਣ ਸਾਨੂੰ ਕੁਸ਼ TV ਚੈਨਲਾਂ ਨੇ ਸਾਰੇ ਕਾਸੇ ਨੇ ਸਾਨੂੰ ਸੌਖਾ ਕਰਤਾ ਸਾਨੂੰ ਪਤਾ ਕਿ ਇਹ ਗੱਲ ਜਿਵੇਂ ਅਸੀਂ ਮੰਨਦੇ ਆਂ, ਉਵੇਂ ਸੱਚੀ ਨਹੀਂ ਐ। ਜੇ ਦਿਮਾਗ ਦੀ ਫੁਰਤੀ ਦਾ ਮਾਮਲਾ, ਉਹਦੀ ਤੇਜ਼ੀ ਦਾ, ਤਾਂ ਹੋਰ ਜਾਨਵਰ ਹਨ, ਜਿਹੜੇ ਸਾਡੇ ਨਾਲੋਂ ਵੱਧ ਸਮਰੱਥਾ ਰੱਖਦੇ ਆ। ਸਾਨੂੰ ਪਤਾ ਕਿ ਮੱਛੀਆਂ ਚ, ਬਾਂਦਰਾਂ ਚ, ਹੋਰਾਂ ਚ ਸਾਡੇ ਨਾਲੋਂ ਕਈ ਗੁਣ ਜ਼ਿਆਦੇ ਨੇ।

ਹਾਲਾਂਕਿ ਬਾਕੀ ਸਾਰੇ ਜੀਵ ਵੀ ਬੋਲਦੇ ਆ ਤਾਂ ਉਨ੍ਹਾਂ ਦਾ ਬੋਲਣ ਤੇ ਮਨੁੱਖ ਦੇ ਬੋਲਣ ਦਾ ਇੱਕ ਬੁਨਿਆਦੀ ਫ਼ਰਕ ਆ ਜਦੋਂ ਅਸੀਂ ਇਸ ਫਰਕ ਨੂੰ ਜਾਣਦੇ ਆਂ, ਤਾਂ ਸਾਨੂੰ ਬੋਲੀ ਦਾ ਮਹੱਤਵ ਸਮਝ ਆਉਂਦਾ। ਸੁਨੇਹੇ ਦੇਣੇ ਕੱਲੇ ਜੀਵਾਂ ਦਾ ਨੀਂ ਸ਼ਾਇਦ ਧਾਤੂ ਵੀ, ਹਰ ਜੜ ਸ਼ੈਅ ਵੀ ਕੋਈ ਨਾ ਕੋਈ ਸੁਨੇਹਾ ਦਿੰਦੀ ਆ, ਆਵਾਜ਼ ਕੱਢਦੀ ਆ, ਆਪਣੇ ਤਰੀਕੇ ਨਾਲ। ਫਰਕ ਇੱਥੇ ਪੈਂਦਾ ਕਿ ਬਾਕੀ ਸਾਰੇ ਜੀਵਾਂ ਦਾ ਜਿਹੜਾ ਸੁਨੇਹਾ, ਉਹ ਜਿਹੜੀ ਆਵਾਜ਼ ਕੱਢਦੇ ਆ ਜਾਂ ਜਿਹੜਾ ਕੋਈ ਆਪਣੇ ਸਰੀਰ ਦਾ ਅੰਗ-ਪੈਰ ਹਿਲਾਉਂਦੇ ਆ। ਉਹਦਾ ਤੇ ਸੁਨੇਹੇ ਦਾ ਇੱਕ ਸਿੱਧਾ ਸਬੰਧ ਆ। ਉਹ ਉਨ੍ਹਾਂ ਦਾ ਜਿਹੜਾ ਬੋਲਣਾ ਜਾਂ ਸੁਨੇਹਾ ਦੇਣਾ, ਉਹ ਇੱਕ ਤਰ੍ਹਾਂ ਦੀ ਉਨ੍ਹਾਂ ਦੀ ਜਿਹੜੀ ਜ਼ਮਾਂਦਰੂ ਰੁਚੀ ਆ, ਉਹਦਾ ਪ੍ਰਤੀਕ ਆ। ਸਾਡੇ ਆਲੀ ਬੋਲੀ ਵਰਗਾ ਨਈ ਆ। ਮਤਲਬ ਮੈਂ ਬੋਲ ਰਿਹਾਂ ਤਾਂ ਮੈਂ ਕੁਸ਼ ਧੁਨੀਆਂ ਨੂੰ ਵਾਰ-ਵਾਰ ਦੁਹਰਾ ਰਿਹਾਂ। ਮੈਂ ਹੁਣ ਤੱਕ ਜਿੰਨੇ ਸ਼ਬਦ ਬੋਲੇ ਨੇ ਅਸੀਂ ਉਨ੍ਹਾਂ ਨੂੰ ਦੇਖੀਏ, ਉਹ ਪੰਜਾਬੀ ਦੇ ਵਿੱਚ ਉਹੀ ਪੈਂਤੀ ਅੱਖਰ ਨੇ ਸਾਰੇ। ਜਿਨ੍ਹਾਂ ਨੂੰ ਮੈਂ ਜੋੜ-ਜੋੜ ਕੇ ਤੁਹਾਡੇ ਸਾਹਮਣੇ ਅਨੇਕਾਂ ਸ਼ਬਦ ਬਣਾ ਕੇ ਬੋਲ ਰਿਹਾਂ। ਗੁਰਬਾਣੀ ਜਿੰਨੇ ਗ੍ਰੰਥ ਨੇ ਬੇਦ, ਕਤੇਬ ਸਾਰੇ ਬਹੁਤ ਸੀਮਿਤ ਧੁਨੀਆਂ ਨਾਲ ਪ੍ਰਗਟ ਕੀਤੇ ਹੋਏ ਨੇ। ਮਨੁੱਖ ਦਾ ਜਿਹੜਾ ਇਹ ਤਰੀਕਾਬੋਲਣ ਦਾ, ਉਹ ਜਾਨਵਰਾਂ ਨਾਲੋਂ ਵੱਖਰਾ ਇਸ ਕਰਕੇ ਆ ਕਿ ਸਾਡੇ ਕੋਲ ਇੱਕ ਪ੍ਰਬੰਧ ਆ ਕਾਂ ਜਿਹੜੀ ਆਵਾਜ਼ ਕੱਢਦਾ ਜਾਂ ਕੁੱਤਾ ਜਿਹੜੀ ਆਵਾਜ਼ ਕੱਢਦਾ, ਦੋ ਆਵਾਜ਼ਾਂ ਇਕੱਠੀਆਂ ਜੋੜ ਕੇ ਉਹਦਾ ਮਤਲਬ ਕੋਈ ਵੱਖਰਾ ਨੀਂ ਬਣ ਸਕਦਾ ਉਨ੍ਹਾਂ ਤੋਂ ਸਾਡੇ ਅਸੀਂ ਜੋ ਧੁਨੀਆਂ ਜੋੜ ਲੈਨੇ ਆਂ। ਵੀ ਹਾਹਾ ਨ ਹ ਵੀ ਪਿੱਛੇ ਕਰਿਆ ਤਾਂ ਹਨ ਬਣ ਗਿਆ ਨ ਹ ਉਲਟਾ ਹੋ ਕੇ ਅਰਥ ਹੋਰ ਲੈ ਗਿਆ। ਓਸ ਦਾ ਪ੍ਰਬੰਧ ਆ ਜਿਹੜਾ ਧੁਨੀਆਂ ਨੂੰ ਜੋੜਨ ਦਾ, ਜੀਹਨੂੰ ਅਸੀਂ ਵਿਆਕਰਨ ਕਹਿਨੇੇ ਆਂ ਕਿ ਉਹ ਬਾਕੀ ਜੀਵਾਂ ਕੋਲ

ਤੇ ਕਿਸੇ ਨੇ ਕਦੇ ਜਿਹੜੀ ਗੱਲ ਸਮਝੀ, ਉਹ ਜਿਵੇਂ ਗਾਹਾਂ ਦੱਸੀ, ਉਹ ਦੱਸੀ ਕਾਹਦੇ ਨਾਲ ਉਹ ਬੋਲੀ ਨਾਲ ਈ ਸੀ ਮਨੁੱਖ ਦਾ ਕੁੱਲ ਵਿਕਾਸ ਆ, ਉਹ ਗਿਆਨ ਦਾ, ਕਿਸੇ ਵੀ ਖੇਤਰ ਦਾ ਉਹ ਸਾਰਾ ਈ ਬੋਲੀ ਤੇ ਨਿਰਭਰ ਆ। ਸਾਰੇ ਦਾ ਸਾਰਾ ਤੇ ਸਾਨੂੰ ਜਿੰਨਾ ਸੌਖਾ ਲਗਦਾ ਬੋਲਣਾ, ਇਹ ਓਨਾ ਸੌਖਾ ਨਈ ਐ। ਬਹੁਤ ਗੁੰਝਲਦਾਰ ਤੇ ਬਹੁਤ ਅਹਿਮ ਕੰਮ ਆ ਇਹ। ਨੇ ਜਦੋਂ ਕਿਹਾ, ਅੱਜ ਤੋਂ ਸੌ ਸਾਲ ਪਹਿਲਾਂ ਲਗਭਗ ਕਿ ਮਨੁੱਖ ਦੀ ਧਰਤੀ ਤੇ ਇਕੋ-ਇਕ ਜਾਇਦਾਦ ਆ, ਉਹ ਬੋਲੀ ਆ ਤਾਂ ਇਹਦਾ ਕੀ ਮਤਲਬ ਆ। ਕਿ ਮਨੁੱਖ ਦੀ ਕੋਈ ਜਾਇਦਾਦ ਨੀਂ ਹੋਰ, ਮਨੁੱਖਤਾ ਦੀ ਇਕੋ ਜਾਇਦਾਦ ਆ, ਉਹ ਮਨੁੱਖ ਦੀ ਬੋਲੀ ਆ। ਤਾਂ ਇਹਦਾ ਅਸਲ ਅਰਥ ਇਹ ਬਣਾਇਆ ਕਿ ਅੱਡ-ਅੱਡ ਵਿਦਵਾਨਾਂ ਨੇ ਕਿ ਅਸੀਂ ਜੋ ਸਾਰਾ ਜਹਾਨ ਵਿਹਣੇ ਆਂ। ਜੀਹਨੂੰ ਅਸੀਂ ਕੁਦਰਤ ਕਹਿਨੇ ਆਂ। ਅਸਲ ਵਿੱਚ ਉਹ ਕੁਦਰਤ ਓਵੇਂ ਨਹੀਂ ਹੈ। ਜਿਵੇਂ ਅਸੀਂ ਕਹਿਨੇ ਆਂ ਵੀ ਇਹ ਕੁਦਰਤੀ ਚੀਜ਼ ਆ ਕੁਦਰਤੀ ਸਾਨੂੰ ਕੁਸ਼ ਵੀ ਨਹੀਂ ਦਿਖਦਾ।

ਤੇ ਮੰਨ ਲਓ ਜਿਹੜਾ ਸਾਹਮਣੇ ਚੀਜ਼ ਲੱਗੀ ਹੋਈ ਆ ਤੁਸੀਂ ਬਿਲਕੁਲ ਛੋਟੇ ਬੱਚੇ ਨੂੰ ਇਹਤੋਂ ਡਰਾਉਣ ਲੱਗ ਜੋ ਤਾਂ ਉਹ ਡਰਨ ਲੱਗ ਜਾਏਗਾ ਇਹਦੇ ਅਰਥ ਬੋਲਣ ਵਾਲੇ ਦੀ ਬਜਾਏ

ਮੁੜ ਕੇ ਸਾਜਿਆ ਹੋਇਆ ਮਨੁੱਖ ਦਾ ਜਿਹੜਾ ਬਾਕੀ ਜੀਵਾਂ ਨਾਲੋਂ ਫਰਕ ਇਹ ਆ ਕਿ ਜਿਵੇਂ ਕੁਦਰਤ ਦਾ ਦਾ ਜਗਤ ਆ ਮਨੁੱਖ ਦਾ ਜਗਤ ਉਹਦੇ ਤੋਂ ਇੱਕ ਵੱਖਰਾ ਜਗਤ ਆ। ਇਸ ਕੰਮ ਨੂੰ ਜਨੈਸਕੋ ਦੀ ਜਿਹੜੀ ਕਮੇਟੀ ਬਣੀ ਉਨੀ ਸੌ ਚੁਰਾਨਵੇਂ ਦੇ ਨੇੜੇ ਜਿਨ੍ਹਾਂ ਨੇ ਕਿਹਾ ਕਿ ਦੁਨੀਆਂ ਚੋਂ ਬੋਲੀਆਂ ਖਤਮ ਹੋ ਰਹੀਆਂ ਨੇ, ਉਹ ਬਚਾਉਣੀਆਂ ਨੇ, ਤਾਂ ਉਨ੍ਹਾਂ ਨੇ ਇਹ ਗੱਲ ਕਹੀ। ਕਿ ਇੱਕ ਹਰ ਇੱਕ ਬੋਲੀ ਇੱਕ ਜਹਾਨ ਆ। ਐਸ ਜਹਾਨ ਨੂੰ ਦੇਖਣ ਦਾ ਇੱਕ ਤਰੀਕਾ। ਜਦੋਂ ਇੱਕ ਬੋਲੀ ਮਰ ਰਹੀ ਆ, ਤਾਂ ਜੱਗ ਨੂੰ ਦੇਖਣ ਦਾ ਇੱਕ ਤਰੀਕਾ ਮਰ ਰਿਹਾ ਤਾਂ ਇਹਦਾ ਮਤਲਬ ਸੀ ਕਿ ਅਸੀਂ ਜੋ ਜਹਾਨ ਸਾਜਿਆ, ਉਹ ਕੁਦਰਤ ਨਹੀਂ ਐ। ਅਸੀਂ ਕੁਦਰਤ ਨੂੰ ਆਪਣੀ ਸਮਝ ਮੁਤਾਬਕ ਘੜਿਐ। ਤਾਂ ਜਦੋਂ ਇਥੇ ਅਸੀਂ ਅੱਜ ਇਕੱਠੇ ਹੋ ਕੇ ਬੋਲੀ ਬਾਰੇ ਗੱਲ ਕਰ ਰਹੇ ਆਂ ਤਾਂ ਸਾਡਾ ਮਸਲਾ ਅਸਲ ਚ ਉਹ ਆ ਕਿ ਜੋ ਜਹਾਨ ਸਾਡੀ ਵਿਰਾਸਤ ਵਿੱਚ ਘੜਿਆ ਹੋਇਆ ਸੀ, ਇਸ ਦੁਨੀਆਂ ਨੂੰ ਵੇਖਣ ਦਾ ਸੀ ਸਾਡਾ ਉਹਦੇ ਨਾਲ ਰਿਸ਼ਤਾ-ਨਾਤਾ ਕਿਹੋ ਜਿਹਾ

ਬੀਬੀਆਂ-ਭੈਣਾਂ ਰੰਗਾਂ ਦੇ ਨਾਂ ਲੈਂਦੀਆਂ ਨੇ ਹੁਣ ਏਸੇ ਗੱਲ ਨੂੰ ਸਾਰੀ ਦੁਨੀਆਂ ਦੇ ਮੁਤਾਬਕ ਦੇਖੋ ਜਦੋਂ ਮੈਂ ਸੈਂਪਲ ਕਰਦਿਆਂ ਪੜਿਆ ਤਾਂ ਸਾਨੂੰ ਪਤਾ ਲੱਗਿਆ ਕਿ ਦੁਨੀਆਂ ਚ ਵੱਖ-ਵੱਖ ਬੋਲੀਆਂ ਦੇ ਲੋਕ ਰੰਗਾਂ ਲਈ ਕਿਵੇਂ ਆਪਣੀ ਸਮਝ ਰੱਖਦੇ ਨੇ। ਇੱਕ ਅਫ਼ਰੀਕਨ ਭਾਸ਼ਾ ਉਹ ਕਹਿੰਦਾ ਉਨ੍ਹਾਂ ਕੋਲ ਰੰਗਾਂ ਦੇ ਦੋ ਈ ਨਾਂ ਨੇ ਇੱਕ ਕਾਲਾ ਇੱਕ ਚਿੱਟਾ ਫਿਰ ਉਹ ਅੱਗੇ ਵੰਡ ਕਰਦੇ ਆ ਵੀ ਫਿੱਕਾ ਚਿੱਟਾ ਗੂੜਾ ਚਿੱਟਾ ਤੇ ਉਹ ਰੰਗਾਂ ਨੂੰ ਓਸੇ ਰੂਪ ਚ ਵਿਹਦੇਂ ਆ ਤੇ ਉਨ੍ਹਾਂ ਦਾ ਜਹਾਨ ਨੂੰ ਦੇਖਣ ਦਾ ਇੱਕ ਰਾਹ ਲੱਭਿਆ ਉਨ੍ਹਾਂ ਨੇ, ਇੱਕ ਸ਼ਬਦ ਪੂਰੀ ਇੱਕ ਸਮਝ ਲੈ ਕੇ ਆਉਂਦਾ ਆਪਣੇ ਨਾਲ ਜਿਹੜਾ ਸ਼ਬਦ ਜਿਥੇ ਜੰਮਿਆ ਨਾ, ਉਹ ਕੱਲਾ ਸ਼ਬਦ ਨਈਂ ਐ। ਜਿਨ੍ਹਾਂ ਨੇ ਉਹਦੇ, ਕੋਈ ਚੀਜ਼ ਦੇ ਨਾਂ ਲਏ, ਧੁਨੀਆਂ ਜੋੜੀਆਂ, ਉਹਦੇ ਨਾਲ ਅਰਥ ਜੋੜਿਆ। ਤੇ ਉਹਦੇ ਚ ਇੱਕ ਬਹੁਤ ਵੱਡਾ ਤਜਰਬਾ, ਪਿੱਛੋਂ ਤੁਰਿਆ ਆਉਂਦਾ ਹੁੰਦਾ। ਇਹਦੀ ਮਿਸਾਲ ਲਈ ਅਸੀਂ ਜੋ ਸਿਰ ਤੇ ਕੱਪੜਾ ਬੰਨਿਆ ਆਪਾਂ ਇਹਦੀ ਗੱਲ ਕਰ ਸਕਦੇ ਆਂ। ਅਸੀਂ ਇਹਨੂੰ ਪੱਗ ਕਹਿੰਦੇ ਆਂ ਤਾਂ ਹੁਣ ਜੇ ਕਿਸੇ ਬੰਦੇ ਨੇ, ਜੀਹਨੂੰ ਨਹੀਂ ਸਮਝ ਆਉਂਦੀ ਸਾਡੇ, ਸਾਰੀ ਅਰਥ ਪਰੰਪਰਾ ਦੀ, ਸਾਡੀ ਵਿਰਾਸਤ ਦੀ, ਉਹਨੂੰ ਕਿਵੇਂ ਸਮਝਾਉਂਗੇ। ਮੈਂ ਦਿੱਲੀ ਯੂਨੀਵਰਸਿਟੀ ਆਪਣੇ ਇੱਕ ਮਿੱਤਰ ਕੋਲ ਗਿਆ। ਉਥੇ ਇੱਕ ਸਿੱਕਮ ਦਾ ਮੁੰਡਾ ਆਇਆ ਹੋਇਆ ਸੀ। ਤਾਂ ਉਹਨੇ ਨਵਾਂ ਆਇਆ ਸੀ ਉਹਨੇ ਪੱਗ ਵਾਲਾ ਬੰਦਾ, ਪੱਗ ਬੰਨਦਿਆਂ ਪਹਿਲਾ ਵਾਰ ਵੇਖਣਾ ਸੀ। ਉਹ ਮੈਨੂੰ ਚੋਰੀ ਵੇਂਹਦਾ ਰਿਹਾ। ਮੈਂ ਗੂੜੀ ਪੱਗ ਬੰਨਦਾ ਸੀ ਉਦੋਂ। ਪੱਗ ਦੀ ਪੂਣੀ ਕੀਤੀ, ਬੰਨੀ। ਜਦੋਂ ਮੈਂ ਚਲਾ ਗਿਆ, ਉਹ ਹੁਣ ਮੇਰੇ ਮਿੱਤਰ ਨੂੰ ਪੁੱਛਦਾ, ਕਹਿੰਦਾ ਵੀ ਇਹ ਕਿੰਨੇ ਚਿਰ ਬਾਅਦ ਬਣਦਾ ਇਹਨੂੰ ਉਹ ਕਹਿੰਦਾ ਵੀ ਰੋਜ਼ ਇੰਨਾ ਵਖਤ ਜਾਇਆ ਕਰਦਾ ਇਸ ਕੱਪੜੇ ਤੇ ਉਹਦੀ ਸਮਝ ਕਿਸ ਤਰ੍ਹਾਂ ਦੀ ਸੀ ਵੀ ਇਹਨੂੰ ਕੀ ਜ਼ਰੂਰਤ ਆ, ਏਨਾ ਕੱਪੜਾ ਰੋਜ਼ ਲਪੇਟਣ ਦੀ।

ਓਦਾ ਕੀ ਹਾਲ ਬਣਿਆ ਉਹ ਤਾਂ ਕਹਿਣ ਦਿਆਂ ਸੀ ਕਿ ਜਿਹੜਾਆਇਆ ਹੀ ਲੱਗਾ ਹੀ ਉਹ ਉਹ ਅੜਿਆ ਐਂਵੇ ਵਧਾਈ ਮੰਗਦੇ ਹੀ ਤੇ ਇਹ ਦਿੰਦੇ ਨੀ ਹੀ ਇੰਨਾਂ ਨੇ ਉਨੂੰ ਲਾਰਾ ਲਾਇਆ ਹੀਗਾ ਭੀ ਅਸੀਂ ਤੈਨੂੰ ਛਾਪ ਪਾ ਦਾ ਗੇ ਤੇ ਚਾਹੇ ਮੈਂ ਦਸ ਹਜ਼ਾਰ ਰੁਪਈਆ ਤੈਨੂੰ ਦੇਦਾਂਗਾ। ਗੂ, ਗੂਗਲ ਪੈ ਕਰ ਦੂੰਗਾ। ਕਹਿੰਦਾ ਤੈਨੂੰ ਗੂਗਲ ਪੇ ਕਰ ਦੂੰਗਾ ਤੇ ਉਹ ਕਹਿੰਦੀ ਭੀ ਇੰਨੇ ਕੀਤੇ ਨੀ ਤੇ ਕਹਿੰਦੀ ਹਾਨੂੰ ਫੇਰ ਆਉਣਾ ਪਿਆ।

ਨਹੀਂ ਤੇ ਗੱਲ ਸੁਣ ਇਹ ਤਾਂ ਕਹਿੰਦੀ ਹੀ ਕੀ ਡਾਕਟਰ ਉੱਥੇ ਲੱਗਾ ਵਾ ਓ ਗੁਰੂ ਨਾਨਕ ਹਸਪਤਾਲ ਐ ਐਮ ਬੀ ਬੀ ਐਸ ਵਰਦੀਆ ਪਾ ਕੇ ਦੀਆ ਤੇ ਫੋਟੋਆ ਖਿੱਚ ਕੇ ਪਾਉਂਦਾ ਹੁੰਦਾ ਹੀ। ਹੁਣ ਇੱਥੇ ਆਗਿਆ ਆ ਸਰਕਾਰੀ ਚ ਨਸ਼ਿਹਰੇ।

ਉਹ ਚੁੰਗੀ ਲਾਗੇ ਨੀ, ਉਹ ਕਾਡੀਆ ਵਾਲੀ ਚੁੰਗੀ ਲਾਗੇ ਜਿਹੜਾ ਹੋਸਪੀਟਲ।

ਸੈਮੀਅਰ ਡਾਕਟਰਾਂ ਦੇ ਲੱਗਦੇ ਨਾ ਜਿਹੜੇ ਉਹ ਤਾਂ ਆਇਆ ਹੁਣਾ ਤਾਂ ਗਿਆ ਹੁਣਾ।

ਇੰਨਾਂ ਦੀ ਤਾਂ ਡਿਊਟੀ ਖਰੇ ਇੱਧਰ ਵਾ ਇਹ ਤਾਂ ਕਹਿੰਦੇ ਹਾਡੀ ਉੱਧਰ ਵਾ।

ਜਾ ਨੀ ਭੈਣਾਂ ਮੈਨੂੰ ਗੁਰਮੀਤ ਆਂਦੀ ਹੀ, ਮੈਂ ਬਟਾਲੇ, ਮੈਂ ਕਾਲੀ ਨੂੰ ਆਪ ਨੂੰ ਆਪ ਪੁੱਛਿਆ ਹੀ ਤੇ ਕਾਲੀ ਕਹਿੰਦਾ ਹੀ ਮੈਂ ਬਟਾਲੇ ਆ ਗਾ। ਦਸ ਦਿਉ ਆਪਾਂ ਜਾਣਾ ਹਾਨੂੰ ਕੰਮ ਆ ਥੋੜਾ ਜਿਹਾ। ਨਹੀਂ ਕਾ ਬਟਾਲੇ ਦਾ ਤਾਂ ਮੈਨੂੰ ਪਤਾ ਆ ਕਾਡੀਆ ਵਾਲੀ ਚੁੰਗੀ ਵਾਲਾ ਹੋਸਪੀਟਲ ਜਾ।

ਉੱਥੇ ਓਨਾਂ, ਓਨਾਂ ਨੂੰ ਕਹਿਣਾ ਜਿਹੜਾ ਐ ਐਮ ਬੀਬੀਐਸ ਡਾਕਟਰ ਆਇਆ ਨਾ ਨਵਾਂ ਕਾਲੀਦਾਸ, ਓਹ ਦਿਖਾ ਦੋ। ਕਾਲੀਦਾਸ ਨੀ ਓਦਾ ਨਾਂ ਚੱਲਦਾ ਮੈਨੂਅਲ ਚੱਲਦਾ ਭੈਣ ਜੀ। ਅੱਛਾ ਅਸੀਂ ਤਾਂ ਕਾਲੀਦਾਸ ਹੀ ਕਹਿਣਾ ਆ ।

ਕਹਿੰਦੇ ਭੈਣ ਜਿਹੜਾ ਰੋ ਵਾਲੇ ਵੇਲਣੇ ਚ ਆਇਆ ਓ ਦਿਖਾਦੋ ਬਸ।

ਆਹੋ ਆਹੋ ਜਾਣ ਕੇ ਸਦੈਣ ਹੋਈ ਆ ਇਹ। ਮਜ਼ਾਕ ਨੀ ਕਿਸੇ ਦਾ ਡਾਈ ਦਾ ਇਹ ਮੇਰੀ ਗੱਲ ਕਿਤੇ ਚੇਤੇ ਰੱਖੀ। ਕੋਈ ਨੀ ਕੋਈ ਚੇਤੇ ਈ ਰੋਅ ਵਾਲੇ ਵੇਲਣੇ ਚ ਆਇਆ ਚ ਆਇਆ ਹੀ ਉਹ।

ਇਹ ਕਹੀਦਾ ਕਿ ਪਰਮੇਸ਼ਵਰ ਉਨੂੰ ਕੱਢ, ਜੇ ਉਹ ਫਸਿਆ ਨਾ ਆਪਣੀ ਗਲਤੀ ਦੇ ਅਨੁਸਾਰ ਤੇ ਉਦੀ ਗਲਤੀ ਮਾਫ ਕਰਕੇ ਉਨੂੰ ਬਾਹਰ ਕੱਢ। ਰੋਅ ਵਾਲੇ ਵੇਲਣੇ ਦਾ ਮਤਲਬ ਕਹਿਣ ਦਾ ਭੀ ਸਰੀਰ ਹੱਥੋਂ।

ਸਰੀਰ ਹੱਥੋਂ, ਤੈਨੂੰ ਪੱਲੇ ਨੀ ਪੈਣ ਮੈਂ ਕਿਹਾ ਪਤਾ ਨੀ ਕਿਹੜੀ ਗੱਲੋਂ ਡੇ ਪਈ ਕਹਿਣ। ਹੈਅ ਭਾਬੀ ਇਹ ਤੇ ਗੱਲ ਕਰਦੀ ਆ ਘੁ ਘੁੰਮਾ ਫਿਰਾ ਕੇ ਸਿੱਧੀ ਨੀ ਨਾ ਡਾਇਰੇਕਟ ਕਰਦੀ। ਇਹ ਬੜੀ ਚਲਾਕ ਕੁੜੀ ਐ, ਤੁਹੀਂ ਜਾਣਦੇ ਨੀ।

ਘੁੰਮਾ ਫਿਰਾ ਕੇ ਗੱਲ ਕਰਦੀ, ਸਿੱਧੀ ਡਾਇਰੈਕਟ ਕਰੇ ਕਿ ਆ ਗੱਲ ਜੋ। ਆਹੋ ਸਿੱਧੀ ਮਾਰਿਆ ਕਰ ਗੱਲ ਫਿਰ।